ਦੀਵਾਰ ਦੇ ਉੱਪਰ ਦਿਖਾਈ ਦੇ ਰਿਹਾ ਹੈ ਪਿੰਕ ਕਲਰ ਦਿਖਾਈ ਦੇ ਰਿਹਾ ਹੈ ਵਿੰਡੋ ਦਿਖਾਈ ਦੇ ਰਹੀ ਹੈ।

ਇਸ ਦੁਕਾਨ ਵਿੱਚ ਇੱਕ ਮੂਵ ਵੈਲ ਫਿਜੀਓ ਥੈਰਪੀ ਕਲੀਨਿਕ ਦਿਖਾਈ ਦੇ ਰਹੇ ਹਨ।

ਆ ਦਰਵਾਜੇ ਦਿਖਾਈ ਦੇ ਰਹੇ ਹੈਂ ਤੇ ਉਹਤੇ ਗਲਾਸ ਵੀ ਲੱਗਿਆ ਦਿਖਾਈ ਦੇ ਰਿਹਾ ਤੇ ਗੱਡੀ ਇੱਕ ਖੜੀ ਦਿਖਾਈ ਦੇ ਰਹੀ ਹੈ।

ਸਕਾਈ ਗ੍ਰੀਨ ਸਭ ਦਿਖਾਈ ਦੇ ਰਹੇ ਹਨ ਇੱਕ ਬਿਲਡਿੰਗ ਦਿਖਾਈ ਦੇ ਰਹੀ ਹੈ।

ਅ ਗੇਟ ਪਏ ਹੋਏ ਦਿਖਾਈ ਦੇ ਰਹੇ ਹਨ ਵਾਈਟ ਕਲਰ ਦੇ ਦਿਖਾਈ ਦੇ ਰਹੇ ਹਨ।

ਅਤੇ ਇੱਕ ਗੱਡੀ ਦਿਖਾਈ ਦੇ ਰਹੀ ਹੈ ਬਹੁਤ ਹੀ ਜਿਆਦਾ ਟਾਇਰ ਦਿਖਾਈ ਦੇ ਰਹੇ ਹਨ।

ਅਤੇ ਇੱਕ ਸਾਹਮਨੇ ਟੇਬਲ ਜਿਹਾ ਦਿਖਾਈ ਦੇ ਰਿਹਾ ਜਿਹਦੇ ਉੱਪਰ ਕੈਂਨੀਆਂ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਦੋ ਸਕਿੰਨ ਕਲਰ ਦੇ ਸੌਫੇ ਨਜ਼ਰ ਆ ਰਹੇ ਹਨ ਐਲ_ਸੀ_ਡੀ ਨਜ਼ਰ ਆ ਰਈ ਰਹੀ ਐ ਐਲ_ਸੀ_ਡੀ ਕੈਮਰੇ ਨਜ਼ਰ ਆ ਰਿਹਾ ਹੈ।

ਬੋਕਸ ਪਏ ਹੋਏ ਦਿਖਾਈ ਦੇ ਰਹੇ ਹਨ ਬਹੁਤ ਹੀ ਪਿਆਰੇ ਅਤੇ ਅਲਗ-ਅਲਗ ਤਰ੍ਹਾਂ ਦੇ ਬੋਕ੍ਸ ਦਿਖਾਈ ਦੇ ਰਹੇ ਆ ਵਾਈਟ ਪਿੰਕ --

ਅਤੇ ਉਸਦੇ ਡਮੀ ਦੇ ਉੱਪਰ ਇੱਕ ਡ ਡਰੈਸ ਪਾਈ ਹੋਈ ਦਿਖਾਈ ਦੇ ਰਹੀ ਹੈ ਪਿੱਛੇ ਕਯੂ_ਆਰ ਕੋਡ ਪਿਆ ਹੋਇਆ ਦਿਖਾਈ ਦੇ ਰਹੇ ਹਨ।

ਦੀਵਾਰ ਤੇ ਇੱਕ ਵਿੰਡੋ ਨਜ਼ਰ ਆ ਰਹੀ ਹੈ ਵਿੰਡੋ ਦੇ ਵਿੱਚ ਇੱਕ ਬੋਤਲ ਪਈ ਹੋਈ ਨਜ਼ਰ ਆ ਰਹੀ ਹੈ।

ਵਾਈਟ ਕਲਰ ਅਤੇ ਔਰੇਂਜ ਕਲਰ ਯੇਲੋਂ ਕਲਰ ਦੀ ਡੈਕੋਰੇਸ਼ਨ ਕੀਤੀ ਹੋਈ ਨਜ਼ਰ ਆ ਰਹੀ ਐ ਬਹੁਤ ਹੀ ਸੁੰਦਰ ਲੱਗ ਰਿਹਾ ਐ।

ਬਾਹਰ ਕੁਝ ਲੋਕ ਦਿਖਾਈ ਦੇ ਰਹੇ ਹਨ ਮੋਟਰਸਾਈਕਲ ਦਿਖਾਈ ਦੇ ਰਹੇ ਹਨ।